ਕਈ ਲੋਕੀ special cream ਪਾਕੇ ਖਾਂਦੇ ਨੇ ਉਹਦੇ ਤੇ ਮਾਵਾਂ ਤੇ

ਪਸੰਦ ਕਰਦੇ ਮੈਂਨੂੰ personally ਬਿਲਕੁਲ ਪਸੰਦ ਨਹੀਂ ਆਦਾ

ਪਸੰਦ ਹੋਏ ਨਾ ਮੈਂ ਉਹਦੇ ਤੇ ਦੇਸੀ ਘਿਓਂ ਵਗੇਰਾ ਕੁੱਛ ਨਹੀਂ ਪਾਕੇ ਖਾਂਦੀ ਅੱਛਾ ਅੱਛਾ ਨਹੀਂ ਮੈਂਨੂੰ ਵੀ cream ਪਾਕੇ ਨਾ ਥੋੜਾ heavy ਜਾਂ ਲੱਗਦਾ

taste ਉਥੇ depend ਨੇ ਹਰੇਕ ਦੇ

ਠੀਕ ਏ ਵੈਸੇ ਤੇ ਹੁਣ ਤੇ ਅੱਜ ਕੱਲ ਵੈਸੇ ਤਾਂ mango ਦਾ ਵੀ session ਆਂ ਗਿਆ ਹੁਣ ਤੇ

most favorite ਹੈਗਾ ਏ mango ਮੇਰੇ ਕੋ ਬਹੁਤ ਜਿਆਦਾ ਪਸੰਦ ਨੇ

ਬੱਸ ਸ਼ੁਰੂ ਹੋਣ ਦੇਰ ਹੈਗੀ ਏ mango ਦੀ ice cream mango shake ਬੱਸ mango mango mango

ਅੱਜ ਕੱਲ ਦਾ ਜਿਵੇਂ ਮਾਹੋਲ ਚੱਲ ਰਿਹਾਂ diet ਵੀ ਬੜੀ ਸਭ diet consensus ਹੋ ਗਏ ਨੇ

ਬੜੇ ਹਿਸਾਬ ਨਾਲ ਖਾਂਦੇ ਏ ਹਰੇਕ ਚੀਜ਼ time ਸਿਰ

ਤੇ ਤੁਹਾਡਾ ਅਹ ਬਲਕਿ ਦਵਾਈ ਲੈਣ ਨਾਲ ਨਾਲੋ ਜੇ ਤੁਸੀਂ ਅਸੀਂ ਆਪਣੀ diet ਸਹੀਂ ਕਰਲਾਗੇ ਨਾ ਤੇ ਉਹ ਉਹ ਜਿਆਦਾ better ਤੁਹਾਨੂੰ benefit ਦਏਗਾ ਤੁਹਾਡੀ body ਨੂੰ ਉਹ ਤੇ ਬਿਲਕੁਲ ਸਹੀਂ ਗੱਲ ਏ

ਦਵਾਈਆਂ ਨਾਲ ਬੰਦਾ percussion ਏ ਕਰਲੇ ਪਹਿਲੇ ਸਾਲ ਤਾਂ ਨਹੀਂ ਰੱਖ ਲੇਣੇ ਵੀ ਅੱਜ ਕੱਲ ਤਾਂ ਮਿੱਟਾ ਵੀ ਲੋਕਾਂ ਨੇ ਬਹੁਤ ਘੱਟ ਕਰਤਾ ਏ ਮੈਨੂੰ ਆਪੇ ਹੀ ਨਹੀਂ ਪਸੰਦ ਮੈਂ ਵੀ ਨਹੀਂ ਖਾਂਦੀ ਮਿੱਟਾ ਜਿਆਦਾ ਫ਼ੇਰ ਤੁਸੀਂ mango shake ਕਿਸ ਤ੍ਹਰਾਂ ਬਣਾਉਦੇ ਹੋ ਘਰ ਬਣਾਉਦੇ ਹੋ ਹਾਂ ਘਰ ਬਣਾਦੇ ਹਾਂ mango shake ਤੇ ਕਿਉਂਕਿ already ਐਨਾ sweet ਹੁੰਦਾ ਨਾ ਤੇ ਥੋੜੀ ਅਹ sugar ਵਗੇਰਾ ਥੋੜੀ ਘੱਟ ਪਾਂਣੇ ਹਾਂ

ਇਸ ਤ੍ਹਰਾਂ ਮਿਕਸੀ ਜਾਂ ਮਿਕਸੀ ਵਿੱਚ ਬਣਾਦੇ ਹੋ

mango ਦੇ slice ਕਰਕੇ

ਬੱਸ milk grind ਕਰਕੇ ਬੱਸ es ant ਬਣ ਜਾਂਦਾ ਏਹ ਵਾਲਾ shake ਤਾਂ

ਹਾਂ mango shake ਨਾ ਥੋੜਾ ਥੋੜਾ ਦੁੱਧ ਪਾਕੇ ਨਾ ਤੇ ਥੋੜਾ ਦੁੱਧ ਪਾਕੇ ਪਹਿਲਾਂ ਇਹਨੂੰ wait ਕਰੋ

ਹਾਂ ਉਹ ਬਿਲਕੁਲ ਫ਼ਿਰ ਬਿਲਕੁਲ smooth ਬਣ ਜਾਂਦਾ ਏ

ਵਗੇਰਾ ਹੁੰਦੀਆਂ ਨੇ ਥੋੜਾ ਥੋੜਾ ਕਰਕੇ ਕਰਨਾ ਚਾਹੀਦਾ ਏ ਇੱਕੋਦਮ ਪਾਓ ਨਾ ਤੇ ਉਹ ਅੱਛਾ ਵੀ ਨਹੀਂ ਲੱਗਦਾ taste ਵੀ ਨਹੀਂ ਆਂਦਾ ਇਹਨਾ creamy ਅਗਰ ਅਸੀਂ ਇੱਝ ਬਣਾਈਏ ਥੋੜਾ ਥੋੜਾ ਕਰਕੇ ਤੇ tasty ਵੀ ਜਿਆਦਾ ਬਣਦਾ ਏ

ਤੇ ਦੁੱਧ ਜਿਆਦਾ ਸਾਰਾ ਇੱਕੋ ਵਾਰ ਪਾਕੇ ਉਹਨੂੰ ਬਿਲਕੁਲ ਐਨ beet ਕਰਤਾ ਫ਼ੇਰ ਉਹਦੇ mango ਦੇ slide ਥੋੜੇ ਥੋੜੇ

ਹਾਂਜੀ ਨਹੀਂ ਨਹੀਂ slides ਰਹਿ ਗਏ mango shake ਬਿਲਕੁਲ smoothly ਬਣਿਆ ਨਹੀਂ

ਜਿਹੜੀ ਏ ਜਿਵੇਂ banana ਵੀ ਹੋ ਗਿਆ

papaya mango ਇਹਨਾ ਨੂੰ ਥੋੜਾ ਥੋੜਾ ਕਰਕੇ ਕਰਨਾ ਚਾਹੀਦਾ ਏ

ਸਾਨੂੰ ਲੱਗਦਾ ਕਿ ਹੋ ਗਏ ਹੋਣਗੇ ਪਰ ਵਿਚੇ ਹੀ ਰਹਿ ਹੀ ਜਾਂਦੇ ਨੇ ਹਾਂਜੀ ਇਹਨੂੰ ਬੱਸ ਥੋੜਾ

ਹਾਂਜੀ ਉਹ ਤੇ ਸਹੀਂ ਗੱਲ ਏ ਹਾਂ ਥੋੜਾ ਥੋੜਾ ਕਰਕੇ ਇਹਨੂੰ beet ਕਰੋ ਨਾ

ਮੈਂ ਤੇ mango shake ਜਦੋਂ ਪੂਰਾ ਬਣਾ ਲੈਂਣੀ ਹਾਂ

shake ਪੀਲੇ ਫ਼ੇਰ ਸਕੂਲ ਨਾਲ mango ਵੱਖਰੇ ਖਾਲੇ

ਹਾਂਜੀ ਹਾਂਜੀ ਲੱਗਦਾ ਏ ਤੁਸੀਂ ਖਾਣ ਪਕਾਂਣ ਦੇ ਜਿਆਦਾ ਸੋਕੀਨ ਹੋ

ਨਾ ਅਜੇ ਤੇ ਕੁੱਛ ਨਹੀਂ ਕੀਤੀ ਕੋਈ research

ਅੱਛਾ ਅੱਛਾ ਮੈਂ ਕੀਤੀ ਸੀ recipe ਪਰਸੋ ਇੱਕ ਨਵੀਂ recipe ਪੜ ਕੇ ਉਹਦੇ ਚ book ਚੋ ਏਹ book ਚੋ ਕਹਿ ਰਹੀ ਹਾਂ Facebook ਚੋ

ਚਾਂਪ ਸਾਡੇ ਘਰ ਸਾਰੇ ਨਾ ਚਾਂਪ ਬੜੇ ਖ਼ੁਸ਼ ਹੋਕੇ ਖਾਂਦੇ ਏ

ਅੱਛਾ ਅੱਛਾ ਤੇ ਉਹਦੇ ਚ ਸੀ lemon ਚਾਂਪ lemon ਚਾਂਪ ਬਣਾਣੀ ਸਿਖਾ ਰਹੇ ਸੀ ਫ਼ੇਰ ਮੈਂ ਘਰ try ਕੀਤੀ ਬਹੁਤ tasty ਬਣੀ ਅੱਛਾ

ਉਥੇ ਨਾ ਮੈਨੂੰ lemon ਵਗੇਰਾ ਦੀਆਂ ਚੀਜਾਂ ਏਹੋ ਜੀਆਂ ਉਹ ਜਿਹੜੀ ਚਾਂਪ ਮਲਾਈ ਵਾਲੀ ਮਿਲਦੀ ਏ market ਚ ਮੈਨੂੰ ਪਸੰਦ ਨਹੀਂ ਏ ਉਹ ਅੱਛਾ ਨਹੀਂ ਨਹੀਂ ਏਹ ਬਿਲਕੁਲ lite ਬਣੀ heavy ਨਹੀਂ ਸੀ ਮਲਾਈ ਚਾਂਪ ਤੇ ਬਹੁਤ heavy ਹੁੰਦੀ ਏ ਨਾ

creme ਚੀਜ਼ਾਂ ਸਬਜੀਆਂ ਚ ਪਸੰਦ ਨਹੀਂ ਆਦੀ

ਮਸ਼ਾਲੇਦਾਰ ਜਿਵੇਂ gravy ਆਲੀ ਬਣਦੀ ਏ ਨਾ ਚੀਜ਼ਾਂ ਮੈਂਨੂੰ ਉਹ ਪਸੰਦ ਆਦੀ ਏ ਤੇ ਅਸੀਂ ਬਣਾਦੇ ਵੀ ਉਹੀ ਹਾਂ mostly ਘਰ

ਹਾਂ ਨਹੀਂ ਠੀਕ ਏ ਮੈਨੂੰ ਸ਼ੋਂਕ ਏ ਥੋੜਾ ਨਵੀਆਂ ਨਵੀਆਂ ਚੀਜ਼ਾਂ try ਕਰਨ ਦਾ

ਮੈਂ ਫ਼ੇਰ ਕੁੱਛ try ਕਰਕੇ ਕਈ ਵਾਰੀ ਤੇ ਕਾਮਯਾਬ ਹੋ ਜਾਂਦੀ ਏ ਚੀਜ ਨਵੀਂ ਨਹੀਂ ਤੇ ਕਈ ਵਾਰੀ ਫ਼ੇਰ ਥੋੜਾ ਜਿੰਨਾ ਡਾਂਟ ਪੈ ਜਾਂਦੀ ਏ ਹਾਂ ਉਹੀ ਏ ਨਾ ਥੋੜਾ ਜਾਂ experience ਉਥੇ depend ਕਰਦਾ ਹੈ ਨਾ

ਸਭ ਕੁੱਛ try ਹੋਏਗਾ ਹੁਣ experience ਦੇਖਦੇ ਹਾਂ ਹਲੇ ਸਾਡਾ ਸਾਡਾ ਸਭ ਕੁੱਛ try ਨਹੀਂ ਹੋਇਆ ਨਾ ਅਸੀਂ ਕਹਿਣੇ ਹਾਂ ਜੋ main main ਪਹਿਲੇ ਉਹੀ ਹੋ ਕਰ ਲਈਏ basic ਫ਼ਿਰ ਬਾਅਦ ਵਿੱਚ experience ਲਵਾਗੇ ਆਪਣਾ ਨਹੀਂ ਨਹੀਂ ਧੀਰੇ ਧੀਰੇ ਸਾਰਾ experience ਆਂ ਜਾਂਦਾ ਏ ਮੈਂ ਨਹੀਂ ਤੁਹਾਡੇ ਹੱਥ ਦਾ ਵੀ ਮੈਂ ਖਾਣਾ ਖਾਦਾਂ ਖਾਇਆ ਤਾਂ ਏ

ਤੁਸੀਂ ਕੀ ਖਾਦਾਂ ਸੀ ਮੇਰੇ ਹੱਥ ਦਾ ਸਹਿਦ ਰਾਜਮਾ ਬਣਾਏ ਸੀ ਮੈਂ ਉਹਦੋ ਜਦੋਂ ਤੁਸੀਂ ਆਏ ਸੀ last time

ਪਨੀਰ ਬਣਾਇਆ ਸੀ ਨਾਲ ਤੁਸੀਂ

ਮੈਂ ਅੱਜ ਬਨਾਏ ਏ ਚੰਨੇ ਸਫ਼ੇਦ ਚੰਨੇ

ਹਾਂ ਸਾਡੇ ਉਹ ਦਾਂਲ ਪਾਕੇ ਬਣਾਦੇ ਏ ਚੰਨੇ

ਹਾਂ ਜਿਹੜੇ ਬਿਲਕੁਲ ਸੁੱਕੇ ਬਣਦੇ ਨੇ ਕੁੱਲਚੇ ਨਾਲ ਖਾਂਦੇ ਨੇ ਜਿਹੜੇ

ਸੁੱਕੇ ਨਹੀਂ ਚੰਨਾ ਮਸ਼ਾਲਾ ਨਹੀਂ ਉਹ ਨਾ ਥੋੜੇ gravy ਵਾਲੇ ਬਣਦੇ ਏ ਚੰਨੇ ਦੀ ਦਾਲ ਪਾਕੇ ਨਾ ਵਿੱਚ

ਹਾਂਜੀ ਹਾਂ ਤੁਸੀਂ ਕੁੱਲਚੇ ਨਾਲ ਖਾਹ ਸਕਦੇ ਹੋ ਜਾਂ bread ਨਾਲ ਵੀ ਖਾਹ ਸਕਦੇ ਹੋ ਜਿਸ ਨਾਲ ਤੁਹਾਨੂੰ ਸਹੀਂ ਲੱਗਦਾ ਪੁੜੀ ਨਾਲ ਪੁੜੀ ਨਾਲ ਵੀ ਖਾਹ ਸਕਦੇ ਹੋ ਮੈਨੂੰ ਵੀ ਉਹ ਹੋ ਪਸੰਦ ਏ ਮੈਨੂੰ ਤਰੀ ਵਾਲੇ ਅੱਛੇ ਨਹੀਂ ਲੱਗਦੇ

ਪਰ black ਚੰਨੇ ਤਾਂ ਮੈਨੂੰ ਬਿਲਕੁਲ ਵੀ ਨਹੀਂ ਚੰਗੇ ਲੱਗਦੇ

ਮੈਨੂੰ ਜਿਆਦਾ ਨਹੀਂ ਤੇ six month ਹੋਗੇ ਹੋਣਗੇ ਮੈਂ ਬਣਾਏ ਨਹੀਂ ਨਾਂ ਮੈਂ ਬਣਾਨ ਦਿੱਤੇ ਨੇ ਕਿਸੇ ਨੂੰ

ਇੱਕ ਆਂ black ਕਾਲੇ ਚੰਨੇ ਬਨਾਲੇ ਕਦੀਂ ਸਫ਼ੇਦ ਚੰਨੇ ਬਨਾਲੇ protein based ਹੁੰਦੇ ਨੇ ਨਾ ਸਾਰੇ ਹਾਂਜੀ ਹਾਂ gym ਵਾਲਿਆਂ ਨੂੰ ਤਾਂ ਚਾਹੀਦੇ ਹੁੰਦੇ ਨੇ ਹਾਂਜੀ ਫ਼ੇਰ ਉਹ protein ਜਰੂਰੀ ਹੁੰਦਾ body ਲਈ ਫ਼ੇਰ ਇਸ ਕਰਕੇ ਐਵੇ ਇਸ ਤਰ੍ਹਾਂ ਚੀਜ਼ਾਂ ਸਫ਼ੇਦ ਚੰਨੇ ਮਸ਼ਰੂਮ ਹੋ ਗਏ nutrition ਹੋ ਗਈ nutri ਵੀ ਬੜੀ ਅੱਛੀ ਬਣਦੀ ਏ tasty

ਚੀਜ਼ਾਂ ਮੈਨੂੰ ਬਣਾਈਆਂ ਪੈਂਦੀਆਂ ਬੱਚੇ ਲਈ ਲਗਾਤਾਰ ਮੇਰੀ ਗੁੜੀਆਂ ਹੁਣ recently ਹੁਣ ਸਕੂਲ ਜਾਣਾ ਸ਼ੁਰੂ ਕੀਤੀ ਏ ਅਜੇ nursery ਏ ਚ ਏਹ

ਮੈਂ ਹੁਣ ਸੋਚ ਰਹੀ ਹਾਂ ਕਿਸ ਤਰ੍ਹਾਂ ਬਨਵਾ ਇਹਦੇ ਵਾਸਤੇ ਫ਼ੇਰ ਪਹਿਲੇ ਮੈਂ ਇਹਨੂੰ simple ਦੇ ਕੇ ਦੇਖੀਆਂ boil just boil ਕਰਕੇ

ਕਹਿੰਦੀ ਮੰਮਾ ਇਸ ਮੈਂ ਤੋ ਕੁੱਛ ਵੀ ਨਹੀਂ ਏ ਨਮਕ ਵੀ ਨਹੀਂ ਹੈ ਫ਼ੇਰ ਮੈਂ simple ਅਹ ਟਮਾਟਰ grand ਕਰਕੇ ਟਮਾਟਰ ਥੋੜੇ ਜ਼ੇ ਛੋਟੇ ਕਰਕੇ ਉਹਦੇ ਵਿੱਚ black weeper ਪਾਕੇ ਕੇ ਤੇ ਹੱਲਕਾ ਜਾਂ ਨਮਕ ਪਾਕੇ ਉਹੀ ਉਹਨੂੰ ਦੇ ਦਿੱਤੇ ਉਹ ਉੰਨੇ ਸੁਆਦ ਨਾਲ ਖਾਂਦੀ ਏ

ਇਹਨੂੰ nutri ਨੂੰ boil ਕਰਨ ਵੇਲੇ ਨਾ ਇਹਦੇ ਵਿੱਚ ਥੋੜੀ ਜੀ ਦਾਲ ਚਿੰਨੀ ਔਰ ਥੋੜ ਨਮਕ ਪਾ ਦਿਆਂ ਕਰੋ ਵਿੱਚ ਏਹ ਨਾ ਕੋਈ ਵੀ specify ਵਗੇਰਾ ਪਸੰਦ ਨਹੀਂ ਕਰਦੀ ਨਹੀਂ ਨਹੀਂ ਉਹ spice ਨਹੀਂ ਆਏਗਾ

taste ਆਂ ਜਏਗਾ nutrition ਦੇ ਵਿਚ ਔਰ ਨਮਕ ਵੀ nutrition ਦੇ ਵਿੱਚ

boil ਕਰਨ ਵੇਲੇ ਤੇ ਨਮਕ ਪਾਈ ਦਾ ਹੁੰਦਾ ਉਹਦੇ ਵਿੱਚ

ਤੇ ਬਾਅਦ ਚ ਥੋੜਾ ਜਾਂ ਉਥੋ ਗਰਮ ਮਸ਼ਾਲਾ ਪਾਹ ਤਾਂ ਸੀ ਉਹਦੇ ਨਾਲ ਅੱਛੀ ਲੱਗੀ ਇਹਨੂੰ ਤੇ ਇਹਨੇ ਖਾਹ ਲਈ ਏ

ਹਾਂਜੀ ਹਾਂਜੀ ਬੱਚੇ lunch box ਚ ਨਹੀਂ ਖਾਹ ਕੇ ਆਦੇ ਘਰ

ਹਾਂ ਕਹਿੰਦੇ ਨੇ ਸਕੂਲੇ ਖਾਹ ਆਦੇ ਨੇ ਅਜੇ nursery KG ਦਾ ਬੱਚਾ ਤੇ ਚਲੋਂ ਹੋ ਜਾਣਾ ਚਾਹੀਦਾ ਏ

ਕਈ ਬੱਚੇ teachers ਕੋਲ ਖਾਹ ਲੈਂਦੇ ਨੇ ਕਈ ਬੱਚੇ ਮਾਵਾਂ ਕੋਲ ਖਾਂਦੇ ਏ